ਮੌਜ਼ੀਲਾ ਫਾਇਰਫੌਕਸ ਦੇ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੈ
ਅਸੀ ਇਸ ਟਿਊਟੋਰਿਯਲ ਵਿੱਚ ਮੌਜ਼ੀਲਾ ਫਾਇਰਫੌਕਸ ਦੇ ਬਾਰੇ ਜਾਨਕਾਰੀ ਲਵਾਂ ਗੇ
ਮੌਜ਼ੀਲਾ ਫਾਇਰਫੌਕਸ ਕੀ ਹੈ160 ਫਾਇਰਫੌਕਸ ਕਿਉ160 ਵਰਜ਼ਨ ਸਿਸਟਮ ਦੀ ਜ਼ਰੂਰਤਾਂ ਫਾਇਰਫੌਕਸ ਨੂੰ ਡਾਉਨਲੋਡ ਅਤੇ ਇੰਸਟਾਲ ਕਰਨਾ ਵੈਬਸਾਇਟ ਵੇਖਣਾ
ਮੋਜ਼ੀਲਾ ਫਾਇਰਫੌਕਸ ਜਾੰ ਸਿਰ੍ਫ ਫਾਇਰਫੌਕਸ ਬਿਲਕੁਲ ਮੁਫਤ ਤੇ ਇਕ ਓਪਨ ਸੋਰਸ ਬਰਾਉਜ਼ਰ ਹੈ
ਇਹ ਉਬੰਟੂ ਲਿਨਕ੍ਸ ਦਾ ਡਿਫਾਲਟ ਵੈਬ ਬਰਾਉਜ਼ਰ ਹੈ ਜੋ ਇੰਟਰਨੈਟ ਵੇੱਖਣ ਦੇ ਕੱਮ ਆਉਂਦਾ ਹੈ
ਇਹ ਸਾਨ੍ਹੂੱ ਇੰਟਰਨੈਟ ਵੈਬ ਪੇਜ ਅਤੇ ਓਹਨਾ ਤੋਂ ਦੂਜੇ ਵੈਬ ਪੇਜਾਂ ਤੇ ਜਾਨ ਲਈ ਮਦੱਦ ਕਰਦਾ ਹੈ
ਇਹ ਸਾਨ੍ਹੂੱ ਗੂਗਲ ਯਾਹੂ ਸਰ੍ਚ ਅਤੇ ਬਿੰਗ ਦੀ ਮਦਦ ਨਾਲ ਵੀ ਵੈਬ ਪੇਜ ਲੱਭਣ ਵਿੱਚ ਸਹਾਇਤਾ ਕਰਦਾ ਹੈ
ਫਾਇਰਫੌਕਸ ਦੀ ਖੋਜ ਮੋਜ਼ੀਲਾ ਫਾਉਨਡੇਸ਼ਨ ਵਿੱਚ ਹੋਈ ਜੋ ਇੱਕ ਬਿਲਾ ਸੁਨਾਫਾ ਸੰਸਥਾ ਹੈ
ਮੌਜ਼ੀਲਾ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ mozillaਓਰਗ ਤੇ ਜਾ ਸਕਦੇ ਹੋ
ਫਾਇਰਫੌਕਸ ਵਿੰਡੋਜ਼ ਮੈਕ ਔ ਏਸ ਐਕ੍ਸ ਮੈਕ ਓਐੱਸ ਐਕਸ ਅਤੇ ਲਿਨਕ੍ਸ ਓਪਰੇਟਿੰਗ ਸਿਸਟਮ ਤੇ ਕੱਮ ਕਰਦਾ ਹੈ
ਉਬੰਟੂ ਲਈ ਹੋਰ ਵੀ ਬਹੁਤ ਮਸ਼ਹੂਰ ਵੈਬ ਬਰਾਉਜ਼ਰ ਨੇ ਜਿਵੇ ਕੌੰਕਰਰ ਗੂਗਲ ਕਰੋਮ ਅਤੇ ਓਪੇਰਾ ਉਬੰਟੂ 1004 ਲਈ ਅਸੀ ਫਾਇਰਫੌਕਸ 70 ਵਰਜ਼ਨ ਦਾ ਇਸਤੇਮਾਲ ਕਰਾਂਗੇ
ਫਾਇਰਫੌਕਸ ਬ੍ਰਾਉਜਿਂਗ ਨੂੰ ਆਪਣੀ ਸਪੀਡ ਨਵੀ ਤਕਨੀਕ ਅਤੇ ਗੋਪਨਿਅਤਾ ਨਾਲ ਹੋਰ ਵੀ ਵਧੀਆ ਬਣਾਉਂਦਾ ਹੈ
ਇਸ ਵਿੱਚ ਹੋਰ ਵੀ ਖੂਬੀਆਂ ਹੱਨ ਜਿਵੇ ਟੈਬਡ ਵਿੰਡੋਜ਼ ਨਿਰਮਿਤ ਸਪੈੱਲ ਚੇਕਿਂਗ ਪੌਪ ਅਪ ਬਲੌਕਰ ਸੰਕਲਿਤ ਵੇਬ ਸਰ੍ਚ ਫਿਸ਼ਿੰਗ ਤੋ ਬਚਾਵ ਫਾਇਰਫੌਕਸ ਸਾਨ੍ਹੂੱ ਵਧੀਆ ਵੇਬ ਬ੍ਰਾਉਜਿਂਗ ਗ੍ਰਾਫਿੱਕਸ ਅਤੇ ਵਧੀਆ ਪੇਜ ਲੋਡਿਂਗ ਵਰਗੀਆਂ ਸਹੂਲਤਾਂ ਦਿੰਦਾ ਹੈ
ਇਹ ਸਾੱਨ੍ਹੂੰ ਵਾਇਰਸ ਫਰੇਬੀ ਵੇਬਸਾਇਟਸ ਸਪਾਏ ਵੇਅਰ ਅਤੇ ਮਾਲਵੇਅਰ ਤੋ ਕਈ ਤਰ੍ਹਾਂ ਦੀ ਸੁਰਕ੍ਸ਼ਾ ਦੇਉਂਦਾ ਹੈ ਇਹ ਸਾੱਨ੍ਹੂੰ ਆਪਣੀ ਲੌੜ ਦੇ ਹਿਸਾਬ ਨਾਲ ਕਈ ਤਰ੍ਹਾਂ ਦੇ ਐਡ ਆਨਜ਼ ਅਤੇ ਹਜ਼ਾਰਾਂ ਦੀ ਮਾਤਰਾ ਵਿੱਚ ਥੀਮਜ਼ ਇੰਸਟਾਲ ਕਰਨ ਵਿੱਚ ਮਦਦ ਕਰਦਾ ਹੈ
ਫਾਇਰਫੌਕਸ ਨੂੰ ਲਿਨਕ੍ਸ ਔ ਏਸ ਜਿਵੇਂ -ਫਿਡੋਰਾ ਉਬੰਟੂ ਰੈਡ ਹੈਟ ਡੇਬਿਅਨ ਅਤੇ ਸੂਸੇ ਤੇ ਚਲਾਉਣ ਲਈ ਇਹ ਹਨ ਸਿਸਟਮ ਦਿਆਂ ਕੁੱਛ ਜ਼ਰੂਰਤਾਂ ਫਾਇਰਫੌਕਸ ਨੂੰ ਉਬੰਟੂ 1004 ਉਤੇ ਚਲਾਉਣ ਲਈ ਸਾੱਨ੍ਹੂੰ ਚਾਹੀਦਾ ਹੈ
ਜੀ ਟੀ ਕੇ 210 ਜਾਂ ਉੱਚ ਵਰਸ਼ਨ ਜੀ ਲਿਬ 212 ਜਾਂ ਉੱਚ ਵਰਸ਼ਨ ਲਿਬਐਸਟੀਡੀਸੀ 43 ਜਾਂ ਉੱਚ ਵਰਸ਼ਨ ਪੈਂਗੋ 114 ਜਾਂ ਉੱਚ ਵਰਸ਼ਨ ਐਕ੍ਸ ਔਰਜ xਓਰਗ 17 ਜਾਂ ਉੱਚ ਵਰਸ਼ਨ ਦੱਸੇ ਹੋਏ ਹਾਰ੍ਡਵੇਅਰ ਨੇ ਪੈੰਟਿਅਮ 4 ਜਾਂ ਉੱਚ 512ਐਮਬੀ ਰੈਮ ਅਤੇ 200 ਐਮਬੀ ਹਾਰਡ ਡਰਾਇਵ ਸਿਸਟਮ ਦੀ ਜ਼ਰੂਰਤਾਂ ਤੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਫਾਇਰਫੌਕਸ ਦੀ ਵੇਬ ਸਾਇਟ ਨੂੰ ਦੇਖੋ
000332 000310 ਹੁਣ ਅਸੀਂ ਇਸਨੂੰ ਡਾਉਨਲੋਡ ਅਤੇ ਇੰਸਟਾਲ ਕਰਾਂਗੇ ਇਸਦੀ ਵੇਬ ਸਾਇਟ ਮੌਜਿਲਾ ਡੌਟ ਕੌਮ mozillaਸੀਓਐਮ ਤੋਂ
ਇਸ ਸਾਇਟ ਤੋ ਅਸੀਂ ਹਮੇਸ਼ਾ ਫਾਇਰਫੌਕਸ ਦਾ ਨਵਾਂ ਵਰਜ਼ਨ ਡਾਉਨਲੋਡ ਕਰ ਸਕਦੇ ਹਾਂ
ਜਾੰ ਅਸੀ ਆਲ ਸਿਸਟਮਜ਼ ਐਂਡ ਲੈਂਗੁਜਿਜ਼ ਬਟਨ ਤੇ ਕਲਿੱਕ ਕਰ ਸਕਦੇ ਹਾਂ ਜੋ ਮੋਰ ਔਪਸ਼ਨਜ਼ ਦੇ ਥੱਲੇ ਹਰੇ ਰੰਗ ਵਿੱਚ ਹੈ
ਧਿਆਨ ਦਿਉ ਕੀ ਮੌਜ਼ੀਲਾ 70 ਤੋਂ ਵੀ ਜਿਆਦਾ ਭਾਸ਼ਾਵਾਂ ਵਿੱਚ ਉਪਲਬਧ ਹੈ
ਇਥੇ ਅਸੀਂ ਇਸਨੂੰ ਆਪਣੀ ਸਥਾਨਕ ਭਾਸ਼ਾ ਵਿੱਚ ਵੀ ਡਾਉਨਲੋਡ ਕਰ ਸਕਦੇ ਹਾ ਜਿਵੇ ਹਿੰਦੀ ਜਾਂ ਬੰਗਾਲੀ ਅਸੀਂ ਅਲੱਗ ਅਲੱਗ ਆਇਕਨ ਤੇ ਕਲਿੱਕ ਕਰ ਕੇ ਆਪਣੇ ਓਪੇਰੇਟਿੰਗ ਸਿਸਟਮ ਦਾ ਚੋਣ ਕਰ ਸਕਦੇ ਹਾਂ ਜਿਵੇਂ ਮੈਕ ਲਿਨਕਸ ਆਦੀ
ਉਬੰਟੂ ਲਿਨਕਸ ਵਿੱਚ ਪਹਿਲੇ ਫਾਇਲ ਸੇਵ ਕਰਨ ਲਈ ਲੋਕੇਸ਼ਨ ਦਾ ਚੋਣ ਕਰੋ
ਡਿਫਾਲਟ ਵਿੱਚ ਡਾਉਨਲੋਡ ਡਾਇਰੈਕਟਰੀ ਦਾ ਚੋਣ ਹੁੰਦਾ ਹੈ ਜੋ ਤੁਹਾਡੇ ਹੋਮ ਫੋਲਡਰ ਵਿੱਚ ਹੈ ਹੁਣ ਤੁਸੀਂ ਸੇਵ ਫਾਇਲ ਦਾ ਚੋਣ ਕਰਕੇ ਓਕ ਬਟਨ ਕਲਿੱਕ ਕਰੋ ਜੋ ਕੀ ਇੱਕ ਪੌਪ ਅਪ ਵਿੰਡੋ ਵਿੱਚ ਖੁੱਲ੍ਹੇਗਾ
ਇਸ ਤਰ੍ਹਾਂ ਤੁਹਾਡੀ ਹੋਮ ਡਾਇਰੈਕਟਰੀ ਵਿੱਚ ਫਾਇਰਫੌਕਸ ਸੇਵ ਹੋ ਜਾਏਗਾ
ਹੁਣ ਤੁਸੀਂ ਟਰਮਿਨਲ ਵਿਨਡੋ ਖੋਲੋ ਤੇ ਆਪਣੇ ਡਾਉਨਲੋਡ ਡਾਇਰੈਕਟਰੀ ਤੇ ਜਾ ਕੇ ਦੱਸੀਗਈ ਕਮਾਂਡ ਟਾਇਪ ਕਰੋ cddownloads ਹੁਣ ਐਂਟਰ ਬਟਨ ਕਲਿੱਕ ਕਰੋ
ਡਾਉਨਲੋਡ ਕੀਤੀ ਹੋਈ ਫਾਇਲ ਨੂੰ ਐਕ੍ਸਟ੍ਰੈਕਟ ਕਰਨ ਲਈ ਟਰਮਿਨਲ ਵਿਚ ਟਾਇਪ ਕਰੋ160 ਤਾਰ ਐਕਸਜੇਐਫ firefox 701tarਬੀਜ਼2 ਹੁਣ ਐਂਟਰ ਬਟਨ ਕਲਿੱਕ ਕਰੋ
ਫਾਇਰਫੌਕਸ 70 ਨੂੰ ਇੰਸਟਾਲ ਕਰਣ ਲਈ ਜ਼ਰੂਰੀ ਫਾਇਲਜ਼ ਐਕ੍ਸਟ੍ਰੈਕਟ ਹੋ ਜਾਣ ਗੀਆਂ
ਟਰਮਿਨਲ ਵਿੰਡੋ ਵਿੱਚ ਤੁਸੀਂ ਫਾਇਰਫੌਕਸ ਡਾਇਰੈਕਟਰੀ ਵਿੱਚ ਜਾਨ ਦੇ ਲਈ ਕਮਾਂਡ ਟਾਇਪ ਕਰੋ ਸੀਡੀ ਫਾਇਰਫੌਕਸ
ਹੁਣ ਐਂਟਰ ਬਟਨ ਕਲਿੱਕ ਕਰੋ
ਹੁਣ ਤੁੱਸੀ ਫਾਇਰਫੌਕਸ ਡਾਇਰੈਕਟਰੀ ਵਿੱਚ ਆ ਜਾਓਗੇ
ਫਾਇਰਫੌਕਸ ਬਰਾਉਜ਼ਰ ਨੂੰ ਸ਼ੁਰੂ ਕਰਣ ਲਈ ਕਮਾਂਡ ਟਾਇਪ ਕਰੋ firefox ਅਤੇ ਐਂਟਰ ਕੀ ਦੱਬਾਓ
ਅਗਰ ਤੁਸੀ ਹੋਮ ਡਾਇਰੈਕਟ੍ਰੀ ਵਿੱਚ ਨਾ ਹੋਵੋ ਤਾ ਫਾਇਰਫੌਕਸ ਚਲਾਉਨ ਲਈ ਤੁਸੀਂ ਟਾਇਪ ਕਰ ਸਕਦੇ ਹੋ downloadsfirefoxfirefox ਬਾਅਦ ਵਿੱਚ ਅਸੀ ਵੋੱਖਾਂਗੇ ਕੀ ਡਿਫਾਲਟ ਹੋਮ ਪੇਜ ਕਿਵੇਂ ਸੈੱਟ ਕਰਨਾ ਹੈ
ਉਦਾਹਰਨ ਦੇ ਲਈ ਅਸੀ ਰੀਡਿੱਫਮੇਲ ਡੌਟ ਕੌਮ rediffmailਸੀਓਐਮ ਤੇ ਜਾਵਾਂਗੇ ਜਿੱਥੇ ਸਾੱਨ੍ਹੂੰ ਤਾਜ਼ਾ ਖਬਰਾਂ ਅਤੇ ਜਾਣਕਾਰੀ ਮਿਲਦੀ ਹੈ
ਹੁਣ ਮੀਨੂ ਬਾਰ ਦੇ ਥੱਲੇ ਐਡਰੈੱਸ ਬਾਰ ਵਿੱਚ ਟਾਇਪ ਕਰੋ wwwrediffcom ਰੀਡਿੱਫਮੇਲ ਡੌਟ ਕੌਮ ਦਾ ਹੋਮ ਪੇਜ ਡਿਸਪਲੇ ਹੋ ਜਾਵੇ ਗਾ
ਹੁਣ ਅਸੀ ਇੱਕੋ ਹੀ ਪੇਜ ਤੋਂ ਵੱਖ ਵੱਖ ਪੇਜਾਂ ਤੇ ਜਾ ਸਕਦੇ ਹਾ ਅਤੇ ੳਹਨਾਂ ਦਾ ਵੇਰਵਾ ਵੀ ਦੇਖ ਸਕਦੇ ਹਾਂ
ਹੁਣ ਅਸੀ ਹੈਡਲਾਇਨ ਟੈਬ ਦੇ ਥੱਲੇ ਦਿੱਤੇ ਪਹਿਲੇ ਲਿੰਕ ਤੇ ਕਲਿੱਕ ਕਰਾੰਗੇ
ਇਸ ਤਰ੍ਹਾਂ ਅਸੀ ਫਾਇਰਫੌਕਸ ਦਾ ਇਸਤੇਮਾਲ ਕਰਕੇ ਅਲੱਗ ਅਲੱਗ ਪੇਜਿਜ਼ ਤੇ ਜਾ ਸਕਦੇ ਹੋਂ
ਭਵਿੱਖ ਵਿੱਚ ਆਣ ਵਾਲੇ ਟਿਊਟੋਰਿਯਲ ਵਿੱਚ ਅਸੀ ਫਾਇਰਫੌਕਸ ਇੰਨਟਰਫੇਸ ਅਤੇ ਇਸਦੀ ਕੁੱਛ ਹੋਰ ਖਸੂਸੀ ਜਾਣਕਾਰੀ ਲਵਾਂਗੇ
ਦਿੱਤੇ ਹੋਏ ਲਿੰਕ ਤੇ ਤੁਸੀਂ ਵੀਡੀਓ ਦੇਖ ਸਕਦੇ ਹੋ
ਇਹ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਸੰਖੇਪ ਵਿੱਚ ਜਾਣਕਾਰੀ ਦਵੇਗਾ
ਅਗਰ ਤੁਹਾਡੇ ਕੋਲ ਪਰਯਾਪ੍ਤ ਨੇਟਵਰ੍ਕ ਬੈਂਡਵਿੱਥ ਨਹੀ ਹੈ ਤਾਂ ਤੁਸੀ ਇਸਦਾ ਵੀਡਿਓ ਡਾਉਨਲੋਡ ਕਰ ਕੇ ਦੇਖ ਸਕਦੇ ਹੋ
ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ ਸਪੋਕਨ ਟਿਊਟੋਰਿਯਲਜ਼ ਦਾ ਇਸਤੇਮਾਲ ਕਰਕੇ ਵਰਕਸ਼ਾਪਸ ਕਰਦੀ ਹੈ
ਜੋ ਵੀ ਔਨਲਾਇਨ ਟੈਸਟ ਪਾਸ ਕਰਦਾ ਹੈ ਉਸਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
ਹੋਰ ਜਾਣਕਾਰੀ ਲਈ ਜਰੂਰ ਲਿਖੋ httpspoken tutorialorg ਸਪੋਕਨ ਟਿਊਟੋਰਿਯਲ ਪ੍ਰੌਜੈਕਟ ਤਲਕ ਟੋ a ਟੀਚਰ ਪ੍ਰੌਜੈਕਟ ਦਾ ਇਕ ਹਿੱਸਾ ਹੈ
ਇਹ ਪ੍ਰੌਜੈਕਟ ਥੇ ਨੈਸ਼ਨਲ ਮਿਸ਼ਨ ਓਨ ਐਡੂਕੇਸ਼ਨ ਆਈਸੀਟੀ ਐਮਐਚਆਰਡੀ ਭਾਰਤ ਸਰਕਾਰ ਦੁਆਰਾ ਸਮਰਥਿਤ ਹੈ
ਇਸ ਮਿਸ਼ਨ ਦੀ ਹੋਰ ਜਾਣਕਾਰੀ spoken tutorialorgnmeict ਇੰਟਰੋ ਉੱਤੇ ਮੌਜੂਦ ਹੈ
ਇਸ ਟਯੂਟੋਰਿਅਲ ਦਾ ਯੋਗਦਾਨ ਹਰਮਨ ਸਿੰਘ ਨੇਂ ਕੀਤਾ
ਸਾੱਡੇ ਨਾਲ ਜੁੜਨ ਲਈ ਸ਼ੁਕਰਿਆ